ਹਾਂਜੀ

ਤੇ ਬਣਦੀ ਪਈ ਆ ਅੱਜਕਲ ਧੋਤੀ front ਤੋਂ ਜਿਹੜੀ ਬਣਦੀ ਪਈ ਹੈ

ਹਾਂ ਜਿਵੇਂ side ਤੇ ਆਉਂਦੀ ਸੀ ਨਾ ਪੋੰਚੇ ਤੇ

ਅੱਛਾ ਧੋਤੀ ਵਾਲੀ ਸਲਵਾਰ ਅੱਛਾ

ਮੈਨੂੰ ਸਮਝ ਨੀ ਆਇਆ ਤੁਸੀਂ ਇੰਝ ਕਰਨਾ ਘਰ ਆਉਣਾ ਫ਼ੇਰ ਮੈਂ ਦੇਖਾਂਗੀ ਤੁਸੀਂ ਕਿਹੜੇ design ਦੱਸ ਰਹੇ ਓ ਹਨਾ

ਬਣਾਲੋ ਜਿਹੜਾ ਤੁਹਾਨੂੰ ਦੱਸਿਆ measurement ਹਨਾ ਉਸ ਹਿਸਾਬ ਨਾਲ ਤੁਸੀਂ ਕੱਪੜਾ ਲੈ ਆਉ

ਹਾਂ ਫ਼ੇਰ ਤੁਸੀਂ ਉਹ cutting ਕਰਾਲੋ ਯਾ ਫਿਰ ਜਿਸ ਤਰ੍ਹਾਂ ਵੀ ਹੈ ਆਪੇ stitch ਕਰ ਲੈਣਾ ਨਹੀਂ ਸਮਝ ਆਈ ਮੇਰੇ ਕੋਲੋਂ ਕਰਾ ਲੈਣਾ ਠੀਕ ਹੈ ਠੀਕ ਹੈ

ਹਾਂ phone ਕਰਕੇ ਆਉਣਾ ਘਰ ਠੀਕ ਹੈ ਨਾ

ਹਾਂ ਹਾਂ ਜਰੁਰ ਹੋਰ ਸਭ ਵਧੀਆ ਹਾਂਜੀ ਵਧੀਆ ਤੁਸੀਂ ਸਨਾਉ ਘਰ ਠੀਕ ਸਾਰੇ

ਹੋਰ ਗੂੜੀਆ ਗਈ ਹੋਈ ਆ ਸਕੂਲ ਤੁਹਾਡੀ ਗੂਡੀਆ ਦਾ time eleven thirty ਦਾ ਛੁੱਟੀ ਵੀ ਹੋਗੀ ਉਹਦੀ

ਅੱਛਾ ਅੱਛਾ ਬੱਚਿਆਂ ਦੀ timing ਬੜੀ ਥੋੜੀ ਹੈ ਸਕੂਲ ਦੀ

ਚਲੋ ਚੰਗਾ ਫ਼ੇਰ ਹੈਂ ਆਉਣਾ ਤੁਸੀਂ